ਹਾਂ ਉਹ ਤਾਂ ਮੈਂ ਦੇਖਿਆ ਕੀ ਉਹਦੇ ਵਿੱਚ ਹਵਾ ਵੀ ਨੀਂ

ਜੇ ਸੂਈ ਵਗੈਰਾ ਵੀ ਲੱਗ ਜਾਵੇ ਉਹਦਾ ਵੀ ਖਤਰਾ ਏ ਹਾਂ ਬਹੁਤ ਮਤਲਬ ਬਹੁਤ ਜਿਆਦਾ problem ਕਹਿੰਦਾ ਮੈਨੂੰ ਆਂਦੀ ਏ ਵੀ ਕਹਿੰਦਾ ਏ ਤਾਂ ਕੋਈ ਚੱਕਰ ਨੀਂ ਵੀ ਹੈ ਦੇ ਹੁਣ ਇੰਨੇ ਮਰੀਜ ਉਹਦੇ ਵਿੱਚ ਉਹਨਾ ਦੀ ਸੇਵਾ ਕਰਨੀ ਸਾਡੇ ਉਹ ਆ ਬੀ ਅਸੀਂ ਉਹਨੂੰ ਮੁਸੀਬਤ ਦੇ ਵਿੱਚ ਉਹਨਾ ਨਾਲ ਖੜ ਰਹੇ ਆ ਵੀ ਸਾਨੂੰ ਸਾਡੇ ਲਈ ਤਾਂ ਬਹੁਤ

ਨਹੀਂ ਮਤਲਬ ਕਈ ਜਾਣੇ ਤਾਂ ਪਰਿਵਾਰ ਵੀ ਕੋਲ ਖੜ ਕਹਿੰਦੇ ਖੜ ਨੀਂ ਸਕਦੇ ਹੈਗੇ ਇੰਨਾ ਬੁਰਾ ਹਾਲ ਆ ਪਰਿਵਾਰ ਨੂੰ ਵੀ ਖੜਨ ਨੀਂ ਦਿੰਦੇ doctor

ਮਤਲਬ ਕੀ ਉਹ ਤਾਂ ਫੇਰ ਹਨਾ ਰੋਜ ਤਾਂ ਆ ਕੇ ਦਸਦਾ ਵੀ ਹੁਣ ਏ ਕੀ

ਮਰੀਜ ਹੋ ਗਏ ਇੰਨੇ ਮਰੀਜਾ ਦੀ death ਹੋ ਗਈ ਫੇਰ ਤੁਹਾਨੂੰ ਡਰ ਲੱਗਦਾ ਕੀ ਹਨਾ

ਕਿੰਨਾ ਖਤਰਨਾਕ ਜਾ ਆਪਾਂ ਤੇ ਮੈਂ ਦੇਖਾ ਡਰ ਦੀ ਖਬਰਾ ਨੀਂ ਦੇਖਦੀ ਹੈਗੀ ਕੇ ਮੈਨੂੰ ਨਾਲ ਕੀ ਮੈਨੂੰ ਇੱਦਾਂ ਦੀਆਂ

ਮੈਨੂੰ ਤਾਂ ਡਰ ਲੱਗਦਾ ਵੀ ਮੈਂ ਇੱਕ ਦੂਜੇ ਦੀ ਖਬਰ ਵੀ ਨੀਂ ਸੁਣ ਸਕਦੀ ਹੈਗੀ

ਹਾਂ ਤੇ ਫੇਰ ਬਹੁਤ ਜਿਆਦਾ ਮਹੋਲ ਖ਼ਰਾਬ ਹੋਇਆ ਪਿਆ ਬੱਸ ਇੱਦਾਂ ਲਗਦਾ ਕੀ ਜਿੱਦਾਂ ਕੁੱਝ ਹੈ ਈ ਨੀਂ ਇਹ ਤਾਂ ਬਾਹਰ

ਤੇ ਫੇਰ ਬੱਸ ਠੀਕ ਏ ਫੇਰ ਇੰਨਾ ਨਾ ਕਰੀ ਜਾਈ ਦਾ ਬੱਸ ਕੰਮ ਕਾਰ ਘਰ ਚ ਈ ਹੋਰ ਤਾਂ ਬੱਸ ਕੀ ਕਰਨਾ ਨਵਾ ਕੁੱਝ ਹਾਂਜੀ ਹਾਂ ਚਲੋ ਠੀਕ ਏ ਦੀਦੀ

ਆਉ ਜੀ ਮੇਰਾ ਨਾਮ ਹੈ ਟਾਈਗਰ ਮਲਿਕ ਅਤੇ ਮੈਂ ਤੁਹਾਨੂੰ ਅੱਜ ਗੁਰਦਾਸਪੁਰ ਦੀ ਸੈਰ ਕਰਾਉਂਦਾ, ਗੁਰਦਾਸਪੁਰ ਸ਼ਹਿਰ ਦੀ, city ਦੀ, ਗੁਰਦਾਸਪੁਰ city ਜੀ ਇੱਥੋਂ ਰੇਲਵੇ ਸਟੇਸ਼ਨ ਦੇ ਲਾਗੇ, ਮੇਰਾ ਘਰ ਹੈ, ਰੇਲਵੇ ਸਟੇਸ਼ਨ ਤੋਂ ਚੱਲੋ,

ਨਾਲ ਹੀ ਇੰਟਰਨੈਸ਼ਨਲ ਹੋਟਲ ਆ, ਨਾਲ ਹੀ ਬੱਸ ਸਟੈਂਡ ਆ ਅਤੇ ਨਾਲ ਹੀ ਅੱਗੇ ਚੱਲ ਜਾਂਦੇ ਹੈ ਜਿਦਾਂ ਉੱਧਰ ਨੂੰ ਆਪਣੇ ਪਠਾਨਕੋਟ ਰੋਡ ਨੂੰ, ਉੱਧਰ KFC ਹੋਟਲ ਆ, ਨਾਲ ਹੀ ਆਪਣਾ ਨਾਲ ਪੇਲੈਸ ਆ, ਜਿਹੜਾ ਕਿ TR TS garden ਦੇ ਨਾਲ ਸਬਵੇਅ ਹੋਟਲ ਆ ਮਤਲਬ ਬਹੁਤ ਖੂਬਸੂਰਤ ਸ਼ਹਿਰ ਆ, ਆਪਾਂ ਉਹ ਪੂਰੇ ਸ਼ਹਿਰ ਦੀ ਤੁਹਾਨੂੰ ਸੈਰ ਕਰਾਵਾਂਗੇ, ਇੱਧਰ ਚੱਲ ਜਾਉ BSF ਆ, BSF ਦੇ ਨਾਲ DC office ਆ, DC office ਦੇ ਨਾਲ ਇਹ ਆਂਪਣ ਲਿਟ ਫਲਾਵਰ ਸਕੂਲ ਹੈ, ਲਿਟ ਫਲਾਵਰ ਸਕੂਲ ਦੇ ਨਾਲ ਹੀ ਆਂਪਣਾ ਅਹ DC ਰਿਹਾਇਸ਼, ਨਾਲ BSF ਨਾਲ ਸਤੀਸ਼ ਪਾਰਕ ਦੇੇ ਨਾਂ ਤੇ ਪਾਰਕ ਮਸ਼ਹੂਰ ਆ, ਨਾਲ ਹੀ ਨਾਲ ਆਪਣਾ agriculture ਦਫਤਰ ਅਤੇ ਮਤਲਬ city ਬਹੁਤ ਵਧੀਆ city ਦੇਖਣ ਵਾਲੀ ਆ ਗੁਰਦਾਸਪੁਰ ਦੀ, ਇਹਦੇ ਚ four way road ਰੋਡ ਆ, ਪਠਾਨਕੋਟ ਹਾਈਵੇਅ, ਜੰਮੂ ਐਂਡ ਕਸ਼ਮੀਰ ਨੂੰ ਸਿੱਧਾ ਰੋਡ ਜਾਂਦਾ ਜਿਹੜਾ four way highway ਅਤੇ ਮਤਲਬ ਇਹਦੇ ਵਿੱਚ ਬਹੁਤ ਬਹੁਤ ਵਧੀਆ ਚੀਜ਼ਾਂ ਦੇਖਣ ਵਾਲੀਆਂ, ਪਾਰਕ ਬਹੁਤ ਵਧੀਆ ਆ, ਪਰ ਇਹ ਸ਼ਹਿਰ ਦੇ ਵਿੱਚ ਨਾ ਕੁੱਛ, ਮਤਲਬ ਨਸ਼ਾ ਲਗਾ ਲਉ ਜਾਂ ਕੁੱਛ ਮਤਲਬ ਏਦਾਂ ਦੀਆਂ

ਨਸ਼ਾ ਪੱਤਾ ਇੱਥੇ ਦੀ ਮੰਡੀਰ ਜਿਹੜੀ ਉਹ ਕਰਦੀ ਹੈ ਥੋੜ੍ਹਾ ਬਹੁਤਾ ਅਤੇ ਬਾਕੀ ਚੱਲੋ ਬਾਕੀ ਸਾਰੇ ਚੱਲੋ ਆਪਣੇ ਕੰਮਾਂ ਕਾਰਾਂ ਚ ਕਾਰੋਬਾਰ ਵੀ ਜਿਹੜਾ ਉਹ ਇੱਥੇ ਮਤਲਬ ਫਿਲਹਾਲ ਠੀਕ ਹੀ ਆ, ਪਰ private ਬੰਦੇ ਦੀ ਜਿਹੜਾ ਉਹ ਮਤਲਬ ਸਹੀ ਨਹੀਂ ਹੈਗਾ ਅਤੇ ਇਸ ਕਰਕੇ ਇਹ ਸਾਰਾ system ਨਾ ਇੱਥੇ ਦਾ ਮਤਲਬ ਬਹੁਤ ਮਾਹੌਲ ਬਹੁਤ ਵਧੀਆ, ਬਹੁਤ ਨਿੱਛਰ, ਬੜੇ ਵਧੀਆ ਵਾ ਲੋਕ ਲੋਕਾਂ ਦੇ ਅਤੇ ਹੋਰ ਇੱਥੇ ਬਹੁਤ ਕੁੱਛ ਦੇਖਣ ਵਾਲਾ, ਇੱਧਰ ਹਨੂੰਮਾਨ ਚੌਂਕ ਪੁਲਿਸ ਲਾਈਨ ਦੇ ਨਾਲ ਹਨੂੰਮਾਨ ਚੌਂਕ ਫੇਰ ਹਨੂੰਮਾਨ ਮੰਦਿਰ ਆ ਨਾਲ ਮਤਲਬ market ਆ ਸਾਰੀ, ਇੱਧਰ ਨਾਲ ਗੀਤਾ ਪੌਣ ਮੁਹੱਲਾ ਆ, ਇੱਧਰ ਮਤਲਬ ਬੜੀਆਂ ਚੀਜ਼ਾਂ ਬਹੁਤ ਅੱਛਾ ਵੇਖਣ ਵਾਲੀਆਂ, ਡੇਰਾ ਬਾਬਾ ਨਾਨਕ ਰੋਡ, ਉਹ ਵੀ ਇੱਧਰ ਨੂੰ ਪੈਂਦਾ ਆ, ਫੇਰ ਆਪਣਾ ਬਟਾਲਾ ਰੋਡ ਵੀ ਇੱਧਰ ਨੂੰ ਨਿਕਲ ਜਾਂਦਾ ਹੈ। ਹੁਣ new ਬੱਸ ਸਟੈਂਡ ਬਣ ਰਿਹਾ ਵਾ, ਬਹੁਤ ਹੀ ਵਧੀਆਂ ਬੱਸ ਸਟੈਡ ਵਾ, ਮਤਲਬ national ਹੋਏਗਾ ਮੈਨੂੰ ਲੱਗਦਾ ਉਹ, ਪੰਜਾਬ ਚ ਹੁਣ ਬਹੁਤ ਖੂਬਸੂਰਤ ਬਣਾਇਆ ਬੱਸ ਸਟੈਂਡ ਅਤੇ ਹੋਰ ਇੱਥੇ ਮਤਲਬ ਬਹੁਤ ਹੀ ਵਧੀਆਂ ਜਿਹੜੇ ਲੋਕ ਆਪਸ ਚ ਕੋਈ ਧਰਮ ਜਾਤ ਦੀ ਗੱਲ ਨਹੀਂ ਇੱਥੇ ਸਾਰੇ ਰਲ ਕੇ ਰਹਿੰਦੇ ਨੇ, ਬੜੇ ਪਿਆਰ ਪਿਆਰ ਨਾਲ ਰਹਿੰਦੇ ਨੇ, ਬੋਲਣ ਚਾਲਣ ਵਿੱਚ ਵੀ ਸਹੀ ਜੇ, ਥੋੜ੍ਹੇ ਕੱਬੇ ਵੀ ਹੈਗੇ ਸੁਭਾਅ ਦੇ, ਮਤਲਬ ਫੇਰ ਵੀ ਵਧੀਆ ਲੋਕ ਆ, nature ਵਧੀਆ ਵਾ, ਉਹ ਤਾਂ ਚੱਲੋ ਹਰੇਕ ਦਾ nature ਕਿਸੇ ਦਾ ਗੁੱਸੇ ਵਾਲਾ, ਕਿਸੇ ਦਾ ਪਿਆਰ ਵਾਲਾ ਹੁੰਦਾ, ਗੁਰਦਾਸਪੁਰ city ਜਿਹੜੀ ਹੈ ਨਾ, ਗੁਰਦਾਸਪੁਰ city ਮਤਲਬ, ਇਹ border area border area ਆ, ਇਹ ਬਹੁਤ ਵਧੀਆ city ਆ ਇੱਥੇ,

ਇਹ ਬਹੁਤ ਵਧੀਆ duty ਕਰਦੀ ਆ, BSF ਸਾਡੇ ਲਾਗੇ ਆ ਬਿਲਕੁੱਲ, ਫੇਰ ਇੱਧਰ ਆਪਣੇ four way road ਤੇ ਐਚ ਆਰ ਸਕੂਲ ਆ, ਹੋਰ ਕਿ ਮਤਲਬ ਕਾਲੋਨੀਆਂ ਬਹੁਤ ਵਧੀਆਂ ਕਾਲੋਨੀਆਂ ਆ। ਅੱਜ ਕੱਲ੍ਹ ਬਹੁਤ ਵਧੀਆ system ਇੱਥੇ, ਘਰ ਵਧੀਆ ਵਧੀਆ ਬਣ ਰਹੇ ਆ, ਫੇਰ ਆਪਣੇ ਇੱਥੇ ਜ਼ਿਆਦਾ ਚੱਲਦੀਆਂ ਦੇ local local ਸਵਾਰੀ ਹੈ, ਬੈਟਰੀ ਵਾਲੇ ਰਿਕਸ਼ੇ, ਫੇਰ ਚੱਲ ਜੀ, ਗੱਡੀਆਂ vehicle ਸਾਈਕਲ ਹਰ ਚੀਜ਼, ਸਾਈਕਲ ਬਹੁਤ ਬਹੁਤ ਵਧੀਆਂ ਸੌਂਕ ਨਾ, ਅਤੇ ਰੇਂਜ਼ਰ ਸਾਈਕਲ ਰੱਖੇ ਹੋਏ ਨੇ, showroom ਆਂ ਕਾਫੀ ਜ਼ਿਆਦਾ ਬਣੇ ਹੁਣ, ਬੱਸ ਮੈਨੂੰ ਬਹੁਤ ਸਾਡੇ ਜਿਹੜੇ ਲੀਡਰਾਂ ਨੇ ਸ਼ਹਿਰ ਦਾ ਬੜਾ ਹੀ ਜ਼ਿਆਦਾ ਸੁਧਾਰ ਕੀਤਾ, ਕਾਫੀ ਦੇਰ ਪਿੰਡਾਂ ਵਾਲਾ ਮਾਹੌਲ ਵੀ ਲਾਗੋ ਲੱਭਦਾ, ਪਿੰਡ ਵੀ ਬੜੇ ਆ ਲਾਗੇ, ਮਾਨਾਂ ਗੋਤੀਂ ਭੰਗਵਾਂ ਪੰਡੋਰੀ, ਮਤਲਬ ਬਹੁਤ ਲਾਗੇ ਲਾਗੇ ਪਿੰਡ ਵੀ ਹੈਗੇ ਨੇ ਪਰੇ ਪਰੇ, ਨਹਿਰਾਂ ਆ, ਫੇਰ ਸੂਏ ਆ ਨਹਾਉਣ ਵਾਸਤੇ, ਮਤਲਬ beach ਵੀ ਹੈਗੇ ਨਹਾਉਣ ਵਾਸਤੇ, ਮਤਲਬ ਹਰ ਚੀਜ਼ ਆ ਹੋਟਲ ਆ

ਮਤਲਬ ਇੱਥੇ ਦੇ ਜਿਹੜੇ ਡਾਕਟਰ ਵੀ ਬਾਹਰ ਜਾਂਦੇ ਬਈ ਉਹਨਾ ਦੇ ਵੀ nature ਵਧੀਆ, ਵਧੀਆਂ treatment ਕਰਦੇ ਆ ਅਗਲੇ, ਖੀਰਾ ਜਿੱਥੇ ਸਰਕਾਰੀ hospital ਆ ਬਹੁਤ ਵੱਡਾ ਸਰਕਾਰੀ hospital ਪਹਿਲਾ ਪੁਰਾਣਾ ਹੁੰਦਾ ਸੀਗਾ, ਲਾਈਟਾਂ ਵਾਲਾ ਚੌਂਕ ਜਿਹਨੂੰ ਕਹਿੰਦੇ ਕਹਿ ਦਿੰਦੇ ਲਾਈਟਾਂ ਵਾਲੇ ਚੌਂਕ ਚ ਉੱਥੋ ਵੀ market ਆ ਨਾਲ, ਨਾਲ ਉੱਥੇ ਡਾਕਖਾਨਾ ਚੌਂਕ ਆ, ਫੇਰ ਆਪਣੇ ਉੱਥੇ ਬਹੁਤ ਪੁਲਿਸ ਲਾਈਨ ਨਾਲ ਆ, ਫੇਰ ਆਪਣੇ ਉੱਧਰੋਂ ਨਿਕਲ ਜਾਂਦਾ ਵਾ, border ਨੂੰ ਚੱਲ ਜਾਂਦਾ ਵਾ, ਦੋਰੰਗਲਾ ਰੋਡ, ਹਰਦੋਸ਼ਨੀਆਂ ਰੋਡ, ਉੱਧਰ ਨੂੰ ਹੀ ਡੇਰਾ ਬਾਬਾ ਨਾਨਕ ਰੋਡ ਜਿੱਧਰ ਨੂੰ ਅਹ ਆਪਣੇ ਮੋਦੀ ਸਾਹਿਬ ਨੇ ਬਣਾਇਆ ਵਾ ਨਾ ਰੋਡ ਬਣਾਇਆ ਬਹੁਤ ਵਧੀਆ ਜਿਹੜਾ ਅਤੇ ਸਿੱਧਾ ਹੀ ਅੰਦਰ ਪਾਕਿਸਤਾਨ ਦੀ ਹੱਦ ਵਿੱਚ ਜਿੱਥੋਂ ਮਤਲਬ border area ਵੇਖਣ ਲਈ area ਬਣਾਇਆ, ਬਹੁਤ ਵਧੀਆ ਅ border area ਆ, ਬਹੁਤ ਹੀ ਵਧੀਆ ਖੂਬਸੂਰਤ ਸ਼ਹਿਰ ਆ ਇੱਥੇ ਹਰ ਚੀਜ਼ ਜਿਹੜੀ ਆ ਨਾ ਮਤਲਬ ਕਿ ਵਧੀਆ society ਆ ਹਰ ਚੀਜ਼ ਦੀ ਮਤਲਬ ਇੱਕ ਚੀਜ਼ ਦੀ ਰਾਤ ਰਾਤ ਨੂੰ ਦਿਨੇ ਮਤਲਬ ਕਿ ਕੀ ਕੀ ਤੰਗੀਆਂ ਨੇ, city area ਨਾ, ਸ਼ਹਿਰ area ਆ, ਠੀਕ ਹੈ ਪੇਂਡੂ area ਵੀ ਹੈਗਾ ਹੈ ਇਹਦੇ ਚ, ਪੇਂਡੂ area ਵੀ ਹੈਗਾ ਜੀ, ਪੇਂਡੂ area ਇਸ ਤਰ੍ਹਾਂ ਵਿੱਚੇ mix ਜਿਹਾ ਵਾ, ਸਾਰੇ ਰਲ ਮਿਲ ਕੇ ਰਹਿੰਦੇ ਨੇ, ਅਤੇ ਮਤਲਬ ਕਿ ਮਤਲਬ ਕਿ ਇੱਥੇ ਯਾਰੀ ਯਾਰ ਦੋਸਤ ਵੀ ਆਪਸ ਚ ਬੜੇ ਪਿਆਰ ਨਾਲ ਰਹਿੰਦੇ ਆਂ, ਮਤਲਬ ਮੁੰਡੇ ਕੁੜੀਆਂ ਇੱਥੇ ਵਧੀਆ nature ਆ, ਮਤਲਬ ਇੱਕ ਦਸਰੇ ਨਾਲ ਬੜੇ ਪਿਆਰ ਨਾਲ ਬੋਲਦੇ ਆ, ਹਾਂ ਰੱਬ ਪ੍ਰਮਾਤਮਾ ਦਾ ਨਾਂ ਨਹੀਂ ਹੈਗਾ ਇੱਥੇ, ਕਿਸੇ ਵੀ ਧਰਮ ਚ ਲਾ ਲਉ ਇੱਥੇ ਸਾਡੇ ਗੁਰਦਾਸਪੁਰ ਚ ਪੰਜਾਬ ਚ ਵੈਸੇ ਹੀ ਰੱਬ ਦਾ ਨਾਂ ਬਹੁਤ ਆ, ਪੰਜਾਬ ਚ ਗੁਰਦਾਸਪੁਰ ਵਿੱਚ ਹਰ ਚੀਜ਼ ਮਤਲਬ ਵਧੀਆਂ ਆ ਹਾਂਜੀ ਅਤੇ ਹੋਰ ਇੱਥੇ ਮਤਲਬ ਜ਼ਿਆਦਾ ਆਟੋ ਰਿਕਸ਼ਾ ਬਹੁਤ ਚੱਲਦੇ ਨੇ, ਜਿਹੜੇ ਕਿ three three wheeler ਉਹਨੂੰ ਕਿਹਾ ਜਾਂਦਾ, ਬਹੁਤ ਹੀ ਜ਼ਿਆਦਾ ਚੱਲਦੇ ਆ, ਜਿਹੜੇ ਕਿ ਬਹੁਤ ਚੱਲਦੇ ਨੇ, ਬੱਸਾਂ ਬਹੁਤ ਵਧੀਆ ਵਧੀਆ ਚੱਲਦੀਆਂ ਨੇ, ਬੱਸਾਂ ਬੱਸਾਂ ਜਿਹੜੀਆਂ ਉਹ ਬਹੁਤ ਬਹੁਤ ਬਹੁਤ ਹੀ ਜ਼ਿਆਂਦਾ ਵਧੀਆ ਸੁੰਦਰ ਬੱਸਾਂ ਨੇ ਫੇਰ ਇੱਥੇ ਹਰ ਚੀਜ਼ ਦੀ ਮੌਜ ਆ, ਸਰਕਾਰੀ ਸੁਵਿਧਾ ਮੌਜੂਦ ਵਾ, medical ਸੁਵਿਧਾ ਮੌਜੂਦ ਆ, ਫੇਰ ਇੱਥੋ ਦੇ ਮਤਲਬ ਕਿ ਬੱਚਿਆਂ ਦੇ ਬੱਸ ਦੀ ਸਕੂਲ ਵਧੀਆ ਆ, ਸਕੂਲ ਲਿਟ ਸਕੂ਼ਲ ਇੰਟਰਨੈਸ਼ਨਲ ਸਕੂ਼ਲ ਗੁਰੂ ਨਾਨਕ

ਹੋ ਗਈ ਹੋ ਗਈ। ਸਮੈਂ ਦਾ ਸਾਡੀ ਜ਼ਿੰਦਗੀ ਵਿੱਚ ਬਹੋਤ ਮਹੱਤਵ ਹਾ, ਸਮਾਂ ਹਰ ਚੀਜਾਂ ਤੋਂ ਵੱਧ ਸ਼ਕਤੀਸ਼ਾਲੀ ਅਤੇ ਅਨਮੋਲ ਹੈ, ਇੱਥੋਂ ਤਕ ਤਕ ਕੀ ਪੈਸਾ ਦੇਕਰ ਇੱਕ ਵਾਰ ਸਾਡੇ ਹੱਥੋਂ ਨਿਕਲ ਜਾਵੇ ਤਾਂ ਵਾਪਸ ਸਾਰੇ ਕਮਾਂ ਨੂੰ ਕਰੰਦਾਵਾ ਰਾਜਕਾ ਵਾੜਾਕਮ ਸਾਡੀ ਜਿੰਦਗੀ ਵਿੱਚ, ਬਹੁਤ ਸਾਰੀਆਂ ਉਲੰਘਣਾ ਅਤੇ ਸਮੱਸਿਆਵਾਂ ਲੈ ਕੇ ਆਉਂਦਾ ਹੈ ਪਰ ਜੇ ਕਰ ਅਸੀ ਓਸੇ ਕੰਮ ਨੂੰ ਸੋਚ ਸਮਝ ਕੇ ਪੇਸ਼ ਕਰਦੇ ਹਾਂ ਤਾਂ ਸਾਨੂ ਕਦੇ ਨਾ ਪਿੱਛੇ ਨਿਪੁਣਤਾ ਮਿਲਦੀ ਹੈ ਪ੍ਰਬੰਧਨ ਸਾਡੇ ਕੰਮ ਦੀ ਪਰ ਜੀਵ ਤੀ ਹੈ ਅਤੇ ਕੰਮ ਸਹੀ ਸਮੇ ਤੇ ਹੁੰਦਾ ਹੈ, ਸਮੇ ਦਾ ਪ੍ਰਬੰਧਨ ਕਰਨ ਲਈ ਸਾਨੂੰ ਆਪਣੇ ਰੋਜ਼ਾਨਾ ਦੀ

ਕਿਸੇ ਵੀ ਕੰਮ ਕਰਨ ਲਈ ਕਦੇ ਵੀ ਯੋਜਨਾ ਬਣਾਓ ਕੋਈ ਅਨੁਮਾਨ ਕੰਮ ਕਰ ਆਪਣੇ ਕੰਮ ਉਸ ਅਨੁਮਾਨ ਕਰ ਇਸ ਤਰਾਹ ਸਮਾਂ ਪ੍ਰਬੰਧਨ ਸਾਡੇ ਜੀਵ ਦੇ ਕੇ ਕੰਮ ਜੀਵ ਆਪ ਹੀ ਤੈਅ ਕਰਦਾ ਹੈ, ਸਾਡੀ ਮਨੁੱਖਾ ਦੀ ਜੀਵਨ

ਸਾਨੂੰ ਇਸ ਦੀ ਵਰਤੋਂ ਬਹੁਤ ਸਮਝੋਤਾ ਨਾਲ ਕਰਨੀ ਚਾਹੀਦੀ ਹੈ ਸਾਨੂੰ ਆਪਣੇ ਸੀਮਤ ਸਮੇ ਨੂੰ ਫੀਜੁਲ ਕਮਾਂ ਤੋਂ ਬਚਾਉਣਾ ਚਾਹੀਦਾ ਹੈ, ਕਿਉਂਕੀ ਜੇ ਕਰ ਅਸੀ ਬੇਕਾਰ ਦੇ ਸਮਾਂ ਕੁਝ Time ਜਾਂਦਾ ਹੈ ਤਾਂ ਸਾਡਾ ਬਹੁਤ ਸਾਰਾ ਸਮਾਂ ਬਰਬਾਦ ਹੋ ਜਾਂਦਾ ਹੈ ਇਸ ਤਰਹਾ ਹਰ ਸੂਜਵਾਨ ਵਿਯਕਤੀ ਸਮੇ ਦੇ ਮਹੱਤਵ ਨੂ ਸਮਝਦਾ ਹੈ ਸਾਡੀ ਜ਼ਿੰਦਗੀ ਦਾ ਸੰਬੰਧ ਇੱਕ ਪਲ ਵਾਦਾ ਕਰਨਾ ਅਸਮਭਵ ਹੈ ਮੈਨੂੰ ਕਮਜ਼ੋਰ, ਅਮੀਰ, ਮੂਰਖ, ਤਾਕਤਵਰ ਬਣ ਜਾਂਦਾ ਹੈ, ਪਰ ਸਮਾਂ ਹੀ ਕੇਵਲ ਅਤੇ ਉਸ ਦੀ ਅਸਲੀ ਪਛਾਣ ਸਮਾਂ ਜਿਸਦਾ ਨਾ ਕੋਈ ਆਰਮ੍ਭ ਹੋਆ ਹੈ ਅਤੇ ਨਾ ਹੀ ਕੋਈ ਅੰਤ ਓਹੋ ਬਹੁਤ ਸਬਹਤੋਂ ਸ਼ਕਤੀਸ਼ਾਲੀ ਜੇ ਕਰ ਇੱਕ ਵਾਰ ਏਹੇ ਕੀਮਤੀ ਸਮਾਂ ਸਾਡੇ ਹੱਥੋਂ ਚਲਾ ਜਾਵੇ ਤਾਂ ਏਹ ਸਮਾਂ ਵੀ ਚੱਲਾ ਜਾਵੇ, ਏਹ ਕਦੇ ਵਾਪਸ ਨਹੀਂ ਕਿਉਂਕੀ ਏਹ ਸਮਾਂ ਹਮੇਸ਼ਾ ਅਗੇ ਚੱਲਦੇ ਨਾ ਕੀ ਪਿੱਛੇ ਵੱਲ ਰੋਜ਼ਾਨਾ ਦਾ ਕੱਮ ਜਿਵੇਂ ਸਕੂਲ ਦਾ ਕੱਮ, ਗ੍ਰਹ ਕੱਮ, ਸੋਣ ਦਾ ਜਾਗਣ ਦਾ ਕਸਰਤ ਭੋਜਨ ਆਂਦੀ ਯੋਜਨਾ ਅਨੁਸਾਰ ਹੋਣੇ ਚਾਹੀਦੇ ਅਤੇ ਸਾਨੂੰ ਕਦੇ ਸਦਾ ਹੀ ਸਖ਼ਤ ਮੇਹਨਤ ਕਰਨ ਦਾ ਆਨੰਦ ਲੈਣਾ ਚਾਹੀਦਾ ਹੈ ਸਾਨੂੰ ਆਪਣੀ ਚੰਗੀ ਆਦਤਾਂ ਨੂੰ ਬਾਅਦ ਵਿੱਚ ਕਰਨ ਲਈ ਵੀ ਚਾਹੀਦਾ ਸਾਨੂੰ ਇਸ ਦੀ ਮੇਹਤਾਂ ਨੂੰ ਸਮਝਣਾ ਚਾਹੀਦਾ ਹੈ

ਜੋ ਸਮੇ ਦੀ ਸਹੀ ਵਰਤੋਂ ਕਰਦੇ ਹਾਂ ਤਾਂ ਜੋ ਸਾਡੇ ਜੀਵਨ ਵਿੱਚ ਸਦਭਾਵਨਾ ਬਣੀ ਰਹੇ, ਸੰਤ ਮਹਾਤਮਾ ਅਤੇ ਸੰਸਾਰ ਦੇ ਸਾਰੇ ਮਹਾਂਪੁਰੁਸ਼ਾ ਓਹਨਾਂ ਨੂੰ ਏਹ ਕਈ ਯੋਗਾਂ ਤੋਂ ਬਾਦ

ਸਾਨੂ ਕਹੇਂਦਾ ਹੈ ਮੇਰੇ ਨਾਲ ਚਲੋ, ਭਾਵੇ ਅਸੀ ਅੱਗੇ ਚੱਲੀਏ ਪਰ ਮੇਰੇ ਪਿੱਛੇ ਨਹੀਂ ਚੱਲਦਾ ਕਿਉਂ ਨੀ ਚੱਲਣਾ ਕਿਓਂ ਨੀ ਇਕੱਠੇ ਚੱਲਣ ਨਾਲ ਤੋਂ ਹਮੇਸ਼ਾ ਖੁਸ਼ਹਾਲ ਰੇਹ ਅਤੇ ਸਮਾਂ ਹੋਣੇ ਤੋਂ ਵੀ ਵੱਧ ਕੀਮਤੀ ਹੈ ਅਤੇ ਸਮੇ ਤੇ ਇਸ ਦੀ ਕੀਮਤ ਨੂੰ ਸਮਝਣਾ ਜ਼ਰੂਰੀ ਹੈ, ਸਮੇ ਦੀ ਮੇਹਤਾ ਲਈ ਸਮਾਂ ਮਨੋ ਜੀਵਨ ਦੀ ਅਨਮੋਲ ਕੁੰਜੀ ਹੈ ਜੋ ਵਿਯਕਤੀ ਸਮੇ ਦੀ ਮੇਹਤਾਂ ਜੋ ਸਮਝਦਾ ਹੈ, ਓਹ ਹਮੇਸ਼ਾ ਚੁਣੋਤੀਆਂ ਤੋਂ ਵਿਜਯੇ ਪ੍ਰਾਪਤ ਕਰਤਾ ਹੈ, ਸਮਾਂ ਬਰਬਾਦ ਕਰਨ ਦਾ ਮਤਲਬ ਹੈ ਕੀ ਅਸੀ ਆਪਣੇ ਜੀਂਦਗੀ ਨੂੰ ਮੁਸੀਬਤਾਂ ਵੱਲ ਲੈ ਜਾ ਰਹੇ ਹਾਂ ਸਮਾਂ ਪ੍ਰਬੰਧਨ-* ਬਹੁਤ ਮਹਤਪੂਰਣ ਹੈ ਇਸ ਦੀ ਮੇਹੱਤਾ ਬਕਪਣ ਤੋਂ ਹੀ ਬਰਤੀ ਜਾਣੀ ਚਾਹੀਦੀ ਹੈ ਸਮਾਂ ਸਫ਼ਲਤਾ ਉਸਦੇ ਪੈਰ ਚੁਮ ਚੁਮਦੀ ਹੈ ਜੋ ਸਮੇ ਤੋਂ ਇੱਕ ਕਦਮ ਅੱਗੇ ਚੱਲਦਾ ਹੈ ਸਮਾਂ ਅਨਮੋਲ ਹੈ ਇਸਲਈ ਇਸ ਨੂੰ ਬਰਬਾਦ ਨਾ ਕਰੋ, ਸਮਾਂ ਬੜੀ ਕੀਮਤੀ ਓ ਸਮਝ ਹੁੰਦੀ ਜਦੋਂ ਏਹ ਸਾਡੇ ਹੱਥੋਂ ਨਿਕਲ ਜਾਂਦੀ ਹੈ ਸਮਾਂ ਕਿਸੇ ਦੇ ਲਈ ਨਹੀਂ ਰੁਕਦਾ ਜੇ ਕਰ ਤੁਸੀਂ ਇਸ ਦੇ ਕਦਮ ਦਰ ਕਦਮ ਨਾਲ ਚਲੋ ਨਹੀਂ ਤਾਂ ਪਿੱਛੇ ਰਹ ਜਾਓਗੇ ਇੱਕ ਵਾਰ ਗਯਾ ਸਮਾਂ ਕਦੇ ਵਾਪਿਸ ਨਹੀਂ ਆਉਂਦ ਸੁਣਨਾ ਹੈ ਤਾਂਹੀ ਮੈ ਏਨਿਆ ਸਮਾਂ ਸਾਡੀ ਜ਼ਿੰਦਗੀ ਇਸ ਲਈ ਹਰ ਵਿਅਕਤ ਨੂੰ ਸਮੇ ਦੀ ਮੇਹਤਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਏਹ ਸਹੀ ਵਖਤ ਨੂ ਕਰਨੀ ਚਾਹੀਦੀ ਹੈ, ਕਿਉਂਕੀ ਸਮਾਂ ਇਨਾਂ ਸ਼ਕਤੀਸ਼ਾਲੀ ਹੈ ਕੀ ਏਹ ਸਾਡੀ ਜ਼ਿੰਦਗੀ ਨੂੰ ਬਣਾ ਵੀ ਸਕਦਾ ਹੈ ਬਰਬਾਦ ਜੇਕਰ ਅਸੀ ਆਪਣੇ ਜੀਵਨ ਦੇ ਹਰ ਪਲ ਨੂੰ ਸਹੀ ਕੱਮਾ ਲਈ ਸਮਰਪਿਤ ਕਰੀਏ ਤਾਂ ਸਾਡਾ ਜੀਵਨ ਬਹੁਤ ਖੁਸ਼ਹਾਲ ਹੋਓ ਅਤੇ ਸਾਨੂੰ ਆਪਣੇ ਜੀਵਨ ਵਿੱਚ ਕਿਸੇ ਕਿਸਮ ਦੀ ਕਮੀ ਮਹੱਸੂਸ ਇਸ ਤਰਹ ਜੇ ਕਰ ਅਸੀ ਬੇਕਾਰ ਕੱਮਾ ਚ ਸਮਾਂ ਬਿਤਾਉਂਦੇ ਹਾਂ ਤਾਂ ਇੱਕ ਦਿਨ ਜਰੂਰ ਆਵੇਗਾ ਜਦੋਂ ਤੁਹਾਨੂ ਜਰੂਰੀ ਕੱਮਾ ਲਈ ਸਮੇ ਦੀ ਕਮੀ ਮਹੱਸੂਸ ਹੋਵੇਗੀ, ਕਿਉਂਕੀ ਜਦੋਂ ਸਾਡੇ ਕੋਲ ਸਮਾਂ ਸੀ ਅਸੀ ਓਨਾਂ ਸਮਾਂ ਵਿੱਚ ਕਦੇ ਧਿਆਨ ਨਹੀਂ ਕੀਤਾ ਇਸ ਲਈ ਬੂਜ਼ੂਰਗ ਹਮੇਸ਼ਾ ਕੈਨਦੇ ਕੀ ਇਨਸਾਨ ਨੂ ਸਮੇ ਦੇ ਪਾਬੰਦ ਰੈਣਾ ਚਾਹੀਦਾ, ਕਿਉਂਕੀ ਸਮੇ ਦੀ ਪਾਬੰਦਤਾਂ ਹੀ ਸਾਨੂੰ ਸਫ਼ਲਤਾ ਦੇਂਦੇ

ਸਮੇ ਦੀ ਸਹੀ ਵਰਤੋਂ ਕਰਨਾ ਚਾਹੀਦਾ, ਮਿਸਾਲ ਵਾਜੋਂ ਜੇ ਕਰ ਕੋਈ ਵਿਦੀਆਰਥੀ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਦੇ ਬਜਾਏ ਕੋਈ ਕਮਾਂ ਵਿੱਚ ਧਿਆਨ ਨਹੀਂ ਦੇੰਦਾ ਤਾਂ ਓਹੋ ਸਮਾਂ ਬਰਬਾਦ ਕਰਦਾ ਕਿਉਂਕੀ ਜਿਸ ਉਮਰ ਵਿੱਚ ਓਹ ਬਾਕੀ ਸਾਰੇ ਕੱਮ ਕਰ ਰਿਹਾ ਹੁੰਦਾ ਹੈ, ਉਹ ਤੋ ਬਾਅਦ ਵੀਚ ਕਰ ਸਕਦਾ ਹੈ ਇਸ ਬਾਰ ਓਹ ਪੜ੍ਹਾਈ ਕਰਨ ਦੀ ਲੋੜ ਹੈ ਜੇ ਉਮਰ ਲੰਘ ਗਈ ਤਾਂ ਓਹ ਸਾਰੀ ਉਮਰ ਇਸ ਲਈ ਏਹ ਸਮਝਣਾ ਬਹੁਤ ਜਰੂਰੀ ਹੈ ਸਾਨੂੰ ਕਿਸ ਸਮੇ ਕਿਸ ਕੱਮ ਨੂੰ ਮਹੱਤਵ ਦੇਣਾ ਚਾਹੀਦਾ ਹੈ, ਕਿਉਂਕੀ ਹਰ ਕੱਮ ਕਰਨ ਦੀ ਖਾਸ ਉਮਰ ਹੁੰਦੀ ਹੈ, ਜੇ ਕਰ ਅਸੀ ਉਸ ਉਮਰ ਵਿੱਚ ਓਹ ਕੱਮ ਨਹੀਂ ਕਰਾਂਗੇ ਤਾਂ ਬਾਅਦ ਵਿੱਚ ਓਹ ਕੱਮ ਬੋਝ ਬਣ ਜਾਵੇਗਾ ਅਤੇ ਅਸੀ ਓਸ ਕੱਮ ਸਾਨੂੰ ਵਿਦੀਯਾਰਥੀ ਜੀਵਨ ਵਿੱਚ ਸਮੇ ਦੀ ਮੇਹਤਾ ਹੈ

ਉਹ ਜਾਣਦੇ ਹਨ ਕੀ ਸਾਡੇ ਜ਼ਿੰਦਗੀ ਵਿੱਚ ਦੋਵੇ ਚੀਜਾਂ ਬਹੁਤ ਮੇਹਤ੍ਵਪੂਰਣ ਹਨ, ਪਰ ਕਿੱਸੇ ਇੱਕ ਚੀਜ਼ ਵੱਲ ਜਾਦਾ ਦੇਰ ਹੋਨਾ ਕਿਸੇ ਨਾ ਕਿਸ ਨੁਕਸਾਨ ਦਾਯਕ ਇਸ ਲਈ ਦੋਵਾਂ ਵਿੱਚ ਸੰਤੁਲਨ ਬਹੁਤ ਜਰੂਰੀ ਹੈ, ਜਿਹੜੇ ਵਿਧੀਅਰਥੀ ਸਮੇ ਦੀ ਮੇਹਤਾ ਨੂੰ ਨਹੀਂ ਸਮਝਦੇ ਓਨਾ ਨੂੰ ਏ ਵੀ ਯਾਦ ਰੱਖਣਾ ਚਾਹੀਦਾ ਹੈ, ਕੀ ਪਰੀਖਿਆ ਵਿੱਚ ਪਾਸ ਹੋਣ ਲਈ ਪੜ੍ਹਾਈ ਕਰਨੀ ਪੈਂਦੀ ਹੈ ਸਾਲ ਦੇ ਅੰਤ ਵਿੱਚ ਏਹੀ ਪੜ੍ਹਾਈ ਕਰਨ ਤੋਂ ਬੇਹਤਰ ਹੈ, ਕੀ ਅਸੀ ਸਾਰਾ ਸਾਲ ਥੋੜਾ ਥੋੜਾ ਕਰਕੇ ਪੜ੍ਹਤੇ ਰਹੀਏ ਤਾਂ ਜੋ ਈ ਇਮਤੇਹਾਨ ਦੇ ਸਮੇ ਸਾਨੂੰ ਪੜ੍ਹਾਈ ਦਾ ਜਾਦਾ ਬੋਝ ਕੁਝ ਵਿਦਿਆਰਥੀ ਅਜੇਹੇ ਹਨ ਜੋ ਸਾਲ ਭਰ ਨੀ ਪੜ੍ਹਦੇ ਓੱਨਾਂ ਨੂੰ ਲੱਗਦਾ ਹੈ, ਕਿ ਇਹ ਇਮਤੇਹਾਨ ਦੋਰਾਨ ਪੜ੍ਹਾਈ ਕਰਨਗੇ ਪਰ ਓਹੋ ਬਹੁਤ ਗਲਤ ਧਾਰਨਾ ਹੈ, ਵਿਧੀਆਰਥੀ ਜੀਵਨ ਵਿੱਚ ਅਸੀ ਇਸ ਦੇ ਮਾੜੇ ਪ੍ਰਭਾਵ

ਇਸ ਲਈ ਬਚਪਨ ਤੋਂ ਹੀ ਵਿੱਦੀਆਰਥੀ ਨੂੰ ਸਮੈ ਦੀ ਮੇਹਤਾ ਦਾ ਗਿਆਨ ਜਰੂਰ ਦੇਨਾ ਚਾਹੀਦਾ ਹੈ, ਏਹ ਸਾਡੇ ਮਾਂ ਪੇਆਂ ਦੀ ਜਿੱਮੇਵਾਰੀ ਕੀ ਓਹੋ ਬਚੇਂਆਂ ਨੂੰ ਆਪਣੇ ਸਮੇੈ ਨੂੰ ਸਮਝਦਾਰੀ ਬਰਤਨਾ

ਸਮੇ ਦੇ ਬਹੁਤ ਸਾਰੇ ਉਦਾਹਰਨ ਹਾ ਜੇਕਰ ਅਸੀ ਕੇਹ ਸਕਦੇ ਹਾ ਕੀ ਸਮਾਂ ਬਹੁਤ ਜਰੂਰੀ ਹੁੰਦਾ ਹੈ ਕੁਝ ਵਿੱਦੀਆਰਥੀ ਏਹੋ ਜੇਹੇ ਵੀ ਹੁੰਦੇ ਹਨ ਜੇੜੇ ਪੂਰਾ ਸਾਲ ਨਹੀਂ ਪੜ੍ਹਦੇ ਓਹੋ ਰਾਤੀ ਜੱਗ ਜੱਗ ਕੇ ਪੜ੍ਹਨਾ ਚਾਹੁੰਦੇ ਹਨ, ਪਰ ਏਹ ਮੁਨਸੀਬ ਨਹੀਂ ਹੈ ਏਹੇ ਗਲਤ ਵਿਚਾਰ ਹੈ ਕੀ ਓਹੋ ਰਾਤ ਨੂੰ ਪੜ੍ਹਨ ਮਾਂ ਪਿਆ ਨੂੰ ਦੱਸਣਾ ਚਾਹੀਦਾ ਹੈ ਕੀ ਸਮਾਂ ਬਹੁਤ ਜਰੂਰੀ ਹੁੰਦਾ ਹੈ ਤੇ ਏ ਕਦੇ ਵੀ ਵਾਪਸ ਮੁੜ ਕੇ ਨਹੀਂ ਆਉਂਦਾ ਹੈ ਸਮਾਂ ਏ ਚੀਜ ਸਭ ਤੋਂ ਕੀਮਤੀ ਚੀਜ ਹੈ, ਜੇੜੀ ਕਿਸੇ ਵੀ ਪੈਸੇ ਨਾਲ ਨਹੀਂ ਮਿਲਦੀ ਨੂੰ ਮੁਹਾਲੀ ਬਾਰੇ ਦੱਸ ਦਿੰਦਾ। ਕਿਉਂਕਿ ਕਿਤਾਬ ਮੁਹਾਲੀ ਤੇ ਲੈ ਕੇ ਆਉਂਦੀ ਗੱਲ, ਇੱਕ ਮੁਹਾਲੀ ਸ਼ਹਿਰ ਦੀ ਤੁਹਾਨੂੰ ਗੱਲ ਦੱਸਦਾਂ, ਮੁਹਾਲੀ ਚ ਅੱਜ ਕੱਲ੍ਹ ਮੋਰਚਾ ਚੱਲਦਾ ਪਿਆ ਆਪਣਾ, ਜਗਤਾਰ ਸਿੰਘ ਹਵਾਰਾ ਨੂੰ ਲੈ ਕੇ ਆਹ ਬਹੁਤ ਵਧੀਆ, ਮਤਲਬ ਕਿ ਅਹ ਜਿਹੜੇ ਪੰਜਾਬ ਦੇ ਬੰਦੇ ਕਰਦੇ ਪਏ ਆ, ਮੈਂ ਕਹਿ ਰਿਹਾਂ ਬਹੁਤ ਵਧੀਆ ਕਰਦੇ। ਤਾਂ ਹਿੰਦੂ ਅਤੇ ਪੰਜਾਬ ਜਿਹੜੇ ਆਪਣੀ ਅਤੇ ਹਿੰਦੂ ਅਤੇ ਪੰਜਾਬ ਦੀ ਲੜਾਈ, ਪਇਆਂ ਮੁਸਲਮਾਨ ਦੀ ਹਿੰਦੂ ਦੀ ਲੜਾਈ ਹੈ। ਆਹ ਲੜਾਈ ਲੜੂਈ ਨਹੀਂ ਹੈ। ਊਈਂ ਤੁਹਾਨੂੰ ਸਿੱਧੀ ਗੱਲ ਦੱਸਾਂ। ਕੁੱਛ ਨਹੀਂ ਆਹ, ਆਹ ਸਿਰਫ ਜਿਹੜੇ ਸਰਕਾਰ ਹੈ ਨਾ, ਇਹ ਜਾਣ ਕੇ ਆਹ ਵਿਰੁੱਧ ਕਰਵਾਉਂਦੀ ਪਈ ਆ, ਇੱਕ ਬਾਬਾ ਚੱਲਦਾ ਪਿਆ, ਨਾਮ ਨਹੀਂ ਮੈਨੂੰ ਪਤਾ, ਹਨੂੰਮਾਨ ਕਹਿੰਦਾ ਆਪਣੇ ਆਪ ਨੂੰ ਬਾਬਾ ਉਹ ਮੈਂ live show ਦੇਖਿਆ। ਅਸੀਂ ਨਹੀਂ ਮੰਨਦੇ ਉਸ ਬਾਬੇ ਨੂੰ, ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ, ਹਿੰਦੂ ਦੇਵਤਾ, ਉਹ ਨਾ ਆਪਣੇ ਆਪ ਨੂੰ ਹਿੰਦੂ ਦੇਵਤਾ ਸਮਝਦਾ ਉਹ, ਉਹ ਕਹਿੰਦਾ ਹੈ ਬਈ, ਪੰਜਾਬੀ ਬੰਦੇ ਗਾਤਰਾ ਲੈ ਕੇ ਮਤਲਬ, ਗਾਤਰਾ ਪਾਉਂਦੇ ਹਨ ਅਤੇ ਉਹ ਤਲਵਾਰਾਂ ਲੈ ਕੇ ਜਾਂਦੇ ਹੈ, ਤੁਸੀਂ ਵੀ ਹੱਥ ਚ ਬਾਲਾ ਰੱਖੋ, ਮਾਲਾ ਰੱਖੋ।

ਸੀਗਾ, ਠੀਕ ਕਿ ਨਹੀਂ ਅਤੇ ਉਹਨੇ ਇੱਕ ਗੱਲ ਹੋਰ ਕਹੀ ਸੀਗੀ ਸੱਚ ਕੋਈ ਕਿਸੇ ਵੀ ਧਰਮ ਤੇ ਵਿਸਵਾਸ਼ ਨਾ ਕਰੋ। ਹਿੰਦੂ ਧਰਮ ਵਾਲਾ ਬੰਦਾ ਕਹਿੰਦਾ ਕਿਸੇ ਕੀ ਧਰਮ ਕੇ ਬੰਦੇ ਤੇ ਵਿਸ਼ਵਾਸ਼ ਨਾ ਕਰੋ। ਚਾਹੇ ਮੁਸਲਮਾਨ ਹੈ, ਚਾਹੇ ਸਿੱਖ ਹੈ, ਕਹਿੰਦਾ ਆਪਣੇ ਧਰਮ ਵਾਲੇ ਬੰਦੇ ਤੇ ਵਿਸ਼ਵਾਸ਼ ਕਰੋ। ਅਤੇ ਉਹਦਾ ਹੋਇਆਂ, ਉਹਨੇ ਆਪਣੀ ਆਪਣੀ ਸਕੀ ਭੈਣ ਦਾ ਵਿਆਹ ਮੁਸਲਮਾਨ ਨਾਲ ਕਰਾਇਆ ਹੋਇਆ ਸੀ। ਅਤੇ ਜਦ ਉਹਨੂੰ ਆਹ ਗੱਲ ਪੁੱਛੀ ਨਾ ਬਈ ਹਾਂ ਬਈ ਤੁਹਾਡੀ ਭੈਣ ਦਾ ਵਿਆਹ ਕਿੱਥੇ ਹੋਇਆ। ਕਹਿੰਦਾ ਮੁਸਲਮਾਨ ਪਰਿਵਾਰ ਚ ਹੋਇਆ। ਹਾਲੇ ਪੰਜ ਦਿਨ ਪਹਿਲਾਂ ਮਿਲਕੇ ਆਇਆ ਮੇਰਾ ਯਾਰ ਦੋਸਤ ਹੈ ਉਹ, ਆਪਣੇ GDP ਉਹਦੀ ਗਿਰ ਗਈ। ਪੰਜਾਹ percent ਬੰਦੇ ਉਹਨੂੰ ਪਸੰਦ ਕਰਨਾ ਬੰਦ ਕਰ ਗਏ ਇੱਕ ਛੋਟੀ ਜਿਹੀ ਗੱਲ ਪਿੱਛੇ, ਉਹਨੇ ਬੱਸ ਸੋਚ ਕੇ ਨਹੀਂ ਬੋਲਿਆ ਕੁੱਛ। ਬਂੰਦਾ ਸੋਣ ਸਮਝ ਕੇ ਬੋਲ ਦਿੰਦਾ ਨਾ ਕੁੱਛ ਵੀ ਹਾਂ, ਜੋ ਮਨ ਚ ਆਏ, ਬੰਦਾ ਪਹਿਲਾਂ ਤਾਂ ਬੋਲ ਦਿੰਦਾ, ਬਈ ਹਾਂ, ਬਈ ਚੱਲ ਮੇਰੀ publicity ਵਧੂਗੀ, ਆਹ ਹੋਊਗਾ, ਉਹ ਹੋਊਗਾ, ਇਹ ਛੋਟੀ ਗੱਲ ਪਿੱਛੇ ਪੰਜਾਹ ਪੰਜਾਹ percent ਉਹਦੀ ਉਹ ਗਿਰ ਗਈ, ਦੇਖ ਲਉ ਤੁਸੀਂ ਹੁਣ ਆਪ, ਇਹ ਮੋਰਚੇ ਦੀ ਗੱਲ ਲੈ ਕੇ ਆਉਂਦਾ ਤੁਹਾਨੂੰ ਹੁਣ ਮੈਂ, ਤੁਹਾਨੂੰ ਮੋਰਦੇ ਦੀ ਇੱਕ ਮੈਂ ਗੱਲ ਦੱਸਦਾਂ, ਅਹ ਮੋਰਚੇ ਤੋਂ ਥੋੜ੍ਹੇ ਦਿਨ ਪਹਿਲਾਂ ਆਹ ਗੱਲ ਹੋਈ ਸੀਗੀ ਬਈ ਜਿੰਨੇ ਵੀ ਕਲਾਕਾਰ ਹੈ ਉਹ ਉਹ ਹੋਮਲੈਂਡ ਵਿੱਚ ਰਹਿੰਦੇ ਆ ਜਿੰਨੇ ਵੀ ਕਲਾਕਾਰ ਹੈ, ਜਿੰਨੇ ਵੀ ਸਿੱਖ, ਬੰ ਭਾਈ ਹੈਗੇ ਆਪਣੇ ਸਾਰੇ, ਠੀਕ ਕਿ ਨਹੀਂ, ਮੋਰਚੇ ਚ ਗਏ ਸੀ ਇਕੱਠੇ ਹੋ ਕੇ, ਉਹਨਾ ਨੇ ਸਭ ਕਲਾਕਾਰਾਂ ਨੂੰ ਹੋਮਲੈਂਡ ਚ ਸਮਾਣੇ ਵਿੱਚ ਪੈਂਦਾ ਸੱਤਰ ਸੈਕਟਰ ਵਿੱਚ ਪੈਂਦਾ ਹੋਮਲੈਂਡ, ਆਹ ਆਪਣਾ ਦੇ ਨਾਲ ਲਾਈਟਾਂ, ਸੋਹਾਣਾ ਸਿੰਘ ਸ਼ਹੀਦਾਂ ਗੁਰਦੁਆਂਰਾ ਜੀ ਵੀ ਉੱਥੇ ਬਹੁਤ ਵਧੀਆ, ਇਹਨੇ ਉੱਥੇ ਮਿਲ ਜਾਣਾ ਹੋਮਲੈਂਡ, ਉੱਥੇ ਸਾਰੇ ਸ਼ਿੰਗਰਾਂ ਨੇ ਇਕੱਠੇ ਹੋ ਕੇ ਆਹ ਗੱਲ ਕਹੀ ਸੀ। ਕਿ ਸਾਰੇ ਸਿੱਖ ਭਾਈ, ਜਿੰਨੇ ਵੀ ਆਪਣੇ ਸਿੱਖ ਭਾਈ ਨੇ, ਜਿੰਨੇ ਵੀ singer ਨੇ, ਠੀਕ ਕਿ ਨਹੀਂ, singer ਹਰ ਥਾਂ ਪਹੁੰਚ ਜਾਂਦੇ ਨੇ ਯਾਰ ਵਿਆਹਾਂ ਵਿੱਚ, ਜਿੰਨੇ ਵੀ reality show ਹੁੰਦੇ ਆ, ਉਹਨਾ ਵਿੱਚ ਪਹੁੰਚ ਜਾਂਦੇ ਆ, ਤੁਸੀਂ ਮੌਕੇ ਤੇ ਨਹੀਂ ਪਹੁੰਚਦੇ, ਹੁਣ sticker ਲਗਾ ਕੇ ਰੱਖਦੇ ਆ, ਜਿੰਨ੍ਹੇ ਵੀ singer ਇੱਥੇ ਰਹਿੰਦੇ ਆ, ਹੋਮਲੈਂਡ ਚ, ਜੇ ਮੋਰਚੇ ਚ ਨਹੀਂ ਪਹੁੰਚੇ, ਫੇਰ ਦੇਖ ਲਉ ਆਪਣਾ, ਹਿਸਾਬ ਲਾ ਲਿਉ, ਸਿੱਧਾ ਹੀ ਕਹਿ ਦਿੱਤਾ ਸਿੱਖਾਂ ਨੇ, ਗੱਲ ਸੱਚ ਹੈ ਯਾਰ, ਹਾਂ ਕਿਉਂ ਤੁਸੀਂ ਪੰਜਾਬੀ ਨਹੀਂ ਹੋ, ਤੁਸੀਂ ਪੰਜਾਬ ਚ ਨਹੀਂ ਰਹਿੰਦੇ, ਤੁਸੀਂ ਪੰਜਾਬ ਵਾਸਤੇ ਜਦ ਨਹੀਂ ਲੜੋਗੇ ਤਾਂ ਕੌਣ ਲੜੂਗਾ। ਬਾਹਰ ਵਾਲਾ ਬੰਦਾ ਆ ਕੇ ਤਾਂ ਲੜੂਗਾ ਨਹੀਂ। ਦੁਨੀਆ ਹੁਣ ਬੇਚਾਰੀ ਤਿੰਨ ਤਿੰਨ ਮਹੀਨੇ, ਚਾਰ ਚਾਰ ਮਹੀਨੇ ਹੋ ਗਏ, ਕਿੱਥੋ ਕਿੱਥੋਂ ਆਈ ਸੀ, ਕਿਹੜੇ ਕਿਹੜੇ ਪਤਾ ਨਹੀਂ ਕਿੰਨੇ ਕਿੰਨੇ ਦੂਰ ਪਿੰਡ ਹੈ, ਹੁਣ ਜਿਹੜੇ ਮੁਹਾਲੀ local ਰਹਿੰਦੇ ਪਏ ਆ, ਕਿੱਥੇ ਮੋਰਚਾ ਤਦ ਤੱਕ ਨਹੀਂ ਲੱਗਾ ਹੋਇਆ, ਡੋਰ ਸਿੰਘ ਚੌਂਕ ਤੇ ਮੋਰਚਾ, ਠੀਕ ਕਿ ਨਹੀਂ। ਹੋਮਲੈਂਡ ਕਿੰਨਾ ਕੁ ਹੈ, ਪੰਜ ਮਿੰਟ ਦਾ ਰਸਤਾ ਵੀ ਨਹੀਂ ਹੈ, ਸਿੱਧੀ ਰੋਡ ਹੈ, ਪੰਜ ਮਿੰਟ ਦਾ ਵੀ ਨਹੀਂ, ਕਿਉਂ ਯਾਰ ਦੋ ਮਿੰਟ ਦਾ ਰਸਤਾ ਹੈ, ਗੱਡੀ ਚ, ਤੁਰ ਕੇ ਪੰਜ ਮਿੰਟ ਦਾ ਰਸਤਾ ਹੈ, ਦੋ ਮਿੰਟ ਦਾ ਰਸਤਾ ਹੈ, ਗੱਡੀ ਚ, ਕਹਿੰਦਾ ਤੁਸੀਂ ਤੁਹਾਡੇ ਕੋਲ ਐਨੀ ਵੱਡੀ ਗੱਡੀ ਹੈ, ਬਈ ਦੋ ਮਿੰਟ ਲਾ ਕੇ ਆਪਣਾ ਅੱਧਾ ਘੰਟਾ ਬੈਠ ਬੈਠ ਨਹੀਂ ਸਕਦੇ। ਕਿਆਂ ਹੋਊਗਾ। ਉਹ ਤਾਂ ਮਾੜ੍ਹਾ ਮੋਟਾ ਆਹੀ ਹੋਊਗਾ ਬਈ ਚੱਲੋ ਨੈੱਟ ਤੇ ਆ ਜਾਊਗਾ ਬਈ ਲੋਕਾਂ ਨੂੰ ਮਾੜ੍ਹਾ ਮੋਟਾ ਪਤਾ ਲੱਗ ਜਾਊਗਾ, ਬਈ ਮੋਰਚਾ ਇਕੱਠ ਕਿਹਨੇ ਕੀਤਾ, ਪੰਜਾਬੀ ਬੰਦੇ ਜੁੜੇ ਹੋਏ ਹੈ। ਕਹਿੰਦਾ ਦੁਨੀਆਂ ਚਾਰ ਚਾਰ ਮਹੀਨੇ ਹੋ ਗਏ, ਇੱਥੇ ਸਰਕਾਰਾਂ ਆ ਕੇ ਪਈਆਂ, ਆਪਣੀ ਰੋਟੀ ਪਕਾਉਂਦੀਆਂ, ਖਾਂਦੀਆਂ ਹੈ। ਇਸ ਕਰਕੇ ਖਾਂਦੀਆਂ ਸਾਰੇ ਸਿੱਖ ਭਾਈ ਆਪਣੇ ਇਕੱਠੇ ਰਹਿਣ, ਏਕਾਂ ਵਾਂ ਸਿੱਖ ਭਾਈਆਂ ਦਾ, ਮੈਂ ਇੱਕ ਚੀਜ਼ ਦੇਖੀ ਹੈ। ਆਪਾਂ ਵੀ ਦੇਖਿਆਂ ਹੈ, ਪਰ ਊਂ ਪਤਾ ਹੈ ਠੀਕ ਕਿ ਨਹੀਂ ਆਪਾਂ ਵੀ ਜਾਂਦੇ ਹਾਂ, ਠੀਕ ਕਿ ਨਹੀਂ, ਚੱਲੋ ਹੁਣ ਮਾੜਾ ਮੋਟਾਂ ਅਸੀਂ ਕੰਮ ਕਾਜ ਚ ਉਲਝੇ ਹੋਏ ਹਾਂ, ਤਾਂ ਕਰਕੇ ਨਹੀਂ ਜਾ ਸਕਦੇ ਲੇਕਿਨ ਅਸੀਂ ਜ਼ਰੂਰ ਪਹੁੰਚੂਗੇ। ਇਹੋ ਜਿਹੀ ਗੱਲ ਨਹੀਂ ਹੈ। ਜਗਤਾਰ ਸਿੰਘ ਹਵਾਰਾ ਹੋਰਾਂ ਨੂੰ ਜ਼ਰੂਰ ਬਾਹਰ ਕੱਢਾਊਂਗੇ ਵੀ, ਸਿੱਖ ਜਿਦਾਂ ਕਹੂਗਾ, ਅਸੀਂ ਕਰੂੰਗੇ, ਬਈ ਸਾਨੂੰ ਪਤਾ ਹੈਗਾ, ਬਈ ਉਹਦੀ ਸਜ਼ਾ ਪੂਰੀ ਹੌ ਗਈ ਹੈ ਯਾਰ। ਠੀਕ ਹੈ ਉਹਨੇ ਆਪਣੀ ਕੱਟ ਲਈ ਜਿੰਨੀ ਕੱਟਣੀ ਸੀਗੀ, ਵੱਧ ਹੀ ਕੱਟ ਲਈ ਹੋਣੀ। ਤਾਂ ਹੀ ਸਰਕਾਰ ਉਹਨੂੰ ਸਜ਼ਾ ਨਹੀਂ ਕਰਦੀ ਪਈ। ਹੁਣ ਅਸੀਂ ਤਾਂ ਆਪ ਹੀ ਕਹਿੰਦੇ ਬਈ ਸਜ਼ਾ ਕਰ ਦਿਉ, ਕੁੱਛ ਵੀ ਕਰ ਦਿਉ। ਜਾਂ ਬਾਹਰ ਕੱਢ ਦਿਉ ਜਾਂ ਸਜ਼ਾ ਕਰ ਦਿਉ। ਸਰਕਾਰ ਸਾਡੀ ਇੱਕ ਗੱਲ ਵੀ ਨਹੀਂ ਮੰਨਦੀ ਪਈ। ਕੁੱਛ ਤਾਂ ਮੰਨੇ ਸਰਕਾਰ ਕੁੱਛ ਤਾਂ ਕਹੇ। ਹੁਣ ਸਰਕਾਰ ਨੂੰ ਪਤਾ ਜਦੋਂ ਸਜ਼ਾ ਕਰਤੀ ਤਾਂ ਵੀ ਇਹਨੂੰ ਬਾਹਰ ਕੱਢਣਾ ਪੈਣਾ, ਜੇ ਉਦਾਂ ਬਰੀ ਕਰਤਾ ਤਾਂ ਵੀ ਇਹਨੂੰ ਬਾਹਰ ਕੱਢਣਾ ਪੈਣਾ। ਸਰਕਾਰਾਂ ਉਹਨੂੰ ਬਾਹਰ ਹੀ ਨਹੀਂ ਕੱਢਣਾ ਚਾਹੁੰਦੀ, ਤੁਹਾਨੂੰ ਸੱਚੀ ਗੱਲ ਦੱਸਾਂ ਮੈਂ ਆਹ, ਮੈਂ ਜਿੱਥੇ ਤੱਕ ਮੈਂ ਬੰਦਿਆਂ ਦੇ ਮੂੰਹ ਤੋਂ ਸੁਣੀਆਂ ਗੱਲਾਂ, ਸਰਕਾਰ ਉਹਨੂੰ ਬਾਹਰ ਹੀ ਨਹੀਂ ਕੱਢਣਾ ਚਾਹੁੰਦੀ। ਪਤਾ ਨਹੀਂ ਕਿਆ ਚੱਕਰ ਹੈ। ਬਈ ਐਨਾ ਮਤਲਬ ਬੰਦੇ ਦਾ ਨਾਂ ਹੈ, ਐਨਾ ਉਹ ਹੈ, ਇੱਕ ਦਿਨ ਮੈਂ ਕਿਹਾ ਹੋਇਆ ਜਗਤਾਰ ਸਿੰਘ ਹਵਾਰਾ ਬਹੁਤ ਪੁਰਾਣੀ ਗੱਲ ਹੈ ਪੇਸ਼ੀ ਤੇ ਜਾ ਰਹੇ ਸੀਗੇ। ਕਿਸੀ ਹਿੰਦੂ ਬੰਦੇ ਨੇ ਉਹ ਤੇ ਹਮਲਾ ਕਰਨਾ ਚਾਹਿਆ ਅਤੇ ਉਹਨੇ ਪਲਟ ਕੇ ਪੰਜਾਬ ਪੁਲਿਸ ਵਾਲਿਆਂ ਦੇ ਥੱਪੜ ਮਾਰਿਆ। ਦੇਖ ਲਉ, ਬੰਦਾ ਸਗੋਂ ਉਹਨੂੰ ਹਮਲਾ ਕਰਨ ਗਿਆ ਉਹਨੇ ਜਗਤਾਰ ਨੇ ਥੱਪੜ ਮਾਰਿਆ ਉਹਨੂੰ ਹਵਾਰੇ ਬਾਈ ਨੇ, ਤੁਸੀਂ ਆਪ ਦੇਖ ਲਉ। ਨਾਲੇ minister ਆਪਣਾ ਗੋ ਜਿਹੜਾ ਅਰਵਿੰਦਰ ਸਾਹਬ ਹੈ ਉਹਦੇ ਨਾਲ ਕਮੇਟੀ ਮੈਂਬਰ ਹੈ। ਜਗਤਾਰ ਸਿੰਘ ਹਵਾਰਾ, ਦੇਖ ਲਉ ਤੁਸੀਂ। ਕਿੱਡੀ ਬੰਦੇ ਦੀ, ਉਹਨੇ ਐਨ ਥਾਪੜਾ ਮਾਰਿਆ, ਉਹਦੇ ਤੇ ਉਹਨੂੰ ਸਵਾਲ ਪੁੱਛਿਆ ਫੇਰ ਬੰਦੇ ਨੂੰ ਬਈ ਤੁਸੀਂ ਕਿਉਂ ਹਮਲਾ ਕਰਨ ਗਏ। ਕਹਿੰਦਾ ਬਈ ਇਹਨੇ ਹਿੰਦੂ ਉਹ ਮਾਰੀ ਸੀਗੀ, ਜਿਹੜੀ ਮੰਤਰੀ ਮਾਰੀ ਸੀਗੀ, ਚੰਡੀਗੜ੍ਹ ਦੀ, ਚੰਡੀਗੜ੍ਹ ਚ ਮਾਰੀ ਸੀਗੀ MLA ਪਤਾ ਨਹੀਂ ਕਿਹੜੀ ਪੰਜਾਬ ਦੀ, ਮੈਨੂੰ ਐਨਾ ਨਹੀਂ ਪਤਾ, ਐਨੀ knowledge ਨਹੀਂ ਹੈ ਮੈਨੂੰ ਉਸ ਬਾਰੇ, ਇਹਨਾ ਨੇ ਉਹ ਮਾਰੀ ਸੀਗੀ, ਅਸੀਂ ਤਾਂ ਗਏ ਸੀਗੇ, ਕਹਿੰਦਾ ਤੁਹਾਨੂੰ ਜਾ ਕੇ ਕਿਆ ਮਿਲਿਆ ਫੇਰ, ਤੁਸੀਂ ਖੱਪਣ ਪਾ ਕੇ ਆਏ ਹੋ। ਆਹ ਗੱਲ ਕਹੀ ਸੀ ਉਸ ਬੰਦੇ ਨੇ, ਕਹਿੰਦਾ ਤੁੰ ਥੱਪੜ, ਉਹ ਬੰਦਾ ਚੁੱਪ, ਉਹਦੇ ਉਹ ਜਵਾਬ ਹੀ ਨਾ ਦੇ ਹੋਏ ਉੱਥੇ, ਉਹਨੇ ਸੋਚਿਆ ਬਈ ਏਦਾਂ ਹੀ ਬੇਇੱਜ਼ਤੀ ਹੋ ਗਈ ਮੇਰੀ ਹੁਣ ਮੈਂ ਕਿਆ ਕਰਾਂ। ਤੁਸੀਂ ਆਪ ਸੁਣ ਲਉ, ਕਿੱਡੀ ਕਿੱਡੀ ਗੱਲਾਂ ਹੁੰਦੀਆਂ, ਇਹ ਜਿਹੜੇ ਮੋਰਚੇ ਨੂੰ ਲੈ ਕੇ ਸੱਚੀ ਗੱਲ ਦੱਸਾਂ ਮੋਰਚਾ ਪੰਜਾਬੀ ਬੰਦਾ ਨਹੀਂ ਹੱਟਦਾ। ਆਹ ਦਿੱਲੀ ਚ ਦੇਖ ਲਉ, ਹਟੇ ਨਾ, ਆਪਣਾ ਆਪਣਾ ਕਰਾ ਕੇ ਹਟੇ ਨਾ, ਪੰਜਾਬ, ਮੋਦੀ ਨੇ ਸੋਚਿਆ ਸੀ ਜ਼ਮੀਨਾਂ ਦੱਬ ਲਊਗਾ, ਮੈਂ ਆਹ ਕਰ ਲਊਗਾ, ਪੰਜਾਬੀ ਬੰਦਾ ਨਹੀਂ ਹੱਟਦਾ, ਪੰਜਾਬੀ ਬੰਦਾ ਜਿੱਥੇ ਸੋਚ ਲੈਂਦਾ ਨਾ ਬਈ ਆਹ ਕੰਮ ਕਰਨਾ ਹੈ। ਇਹ ਕਰਦਾ ਹੀ ਕਰਦਾ ਹੈ। ਉਹ ਨਹੀਂ ਦੇਖਦਾ ਫੇਰ ਅੱਗੇ ਪਿੱਛੇ, ਮੈਂ ਆਹ ਗੱਲ ਦੇਖੀ ਹੈ, ਉਹਨਾ ਨੂੰ ਲੈ ਲਉ, ਉਹਨਾ ਦਾ ਏਕਾਂ ਹੁੰਦਾ, ਉਹਨਾ ਦਾ ਯਾਰ, ਉਹ ਸੋਚਦੇ ਆ ਕਿ ਹਾਂ ਬਈ ਅਸੀਂ ਇੱਕ ਜੁੱਟ ਹੈਂ ਹੁਣ ਤਾਂ ਹੀ ਤਾਂ ਬੰਦੇ ਕਾਮਯਾਬ ਨਹੀਂ ਹੈ। ਹਿੰਦੂ ਸਰਕਾਰ ਕਿਉਂ ਰਹੀ ਗਿਆਰਾਂ ਸਾਲ ਇਸੇ ਕਰਕੇ ਕਾਮਯਾਬੀ ਨਹੀਂ ਹੈ। ਠੀਕ ਕਿ ਨਹੀਂ ਦੋ ਬੰਦੇ ਇੱਕ ਕਹਾਣੀ ਹੈ ਬੱਸ, ਹੋਰ ਕੋਈ ਚੱਕਰ ਨਹੀਂ ਹੈ, ਪੰਜਾਬੀਆਂ ਦਾ ਏਕਾ ਹੈ। ਜੇ ਏਦਾਂ ਹੀ ਹਰ cast ਕੂਸਟ ਦਾ ਏਕਾ ਹੋਊਗਾ ਨਾ ਤਾਂ ਕੋਈ ਚੱਕਰ ਨਹੀਂ ਹੋਊਗਾ, ਮੈਂ ਇੱਕ ਗੱਲ ਦੱਸਾਂ, ਸਭ ਨੂੰ ਮੈਂ ਤਾਂ ਕਹਿ ਰਿਹਾਂ, ਜਿੰਨੇ ਵੀ ਜਾਤੀ ਪਾਤੀਆ ਆਪਾਂ ਐਨਾ ਨਹੀਂ ਕੁੱਛ ਕਰਦੇ ਯਾਰ, ਆਪਾਂ ਸਭ ਨੂੰ ਆਪਾਂ ਭਾਈ ਬੰਧੂ ਹੀ ਮੰਨਦੇ ਹਾਂ। ਆਪਾ ਕਿਸੇ ਨੂੰ ਗਲਤ ਨਹੀਂ ਕਹਿੰਦੇ ਕਿਸੇ ਨੂੰ ਨਹੀ ਕਰਦੇ, ਸਭ ਆਪਣੀ ਜਗ੍ਹਾ ਸਹੀ ਹੁੰਦੇ, ਤਾਂ ਮੈਂ ਆਪਣੀ ਜਗ੍ਹਾ ਠੀਕ ਹੋ ਗਿਆ। ਤੁਹਾਨੂੰ ਸੱਚੀ ਗੱਲ ਦੱਸਾਂ ਯਾਰ, ਕੋਈ ਕਿਸੇ ਵਾਸਤੇ ਨਹੀਂ ਖੜ੍ਹਦਾ। ਮੈਂ ਇੱਕ ਚੀਜ਼ ਦੇਖੀ ਹੈ। ਸਭ ਆਪਣੇ ਚੋਰ ਹੈ। ਬਈ ਕੋਈ ਆੲੈਂ ਕਹਿੰਦਾ ਬਈ ਹਾਂ ਬਈ ਆਹ ਚੀਜ਼ ਨਹੀ ਹੋਣੀ, ਉਹ ਚੀਜ਼ ਨਹੀਂ ਹੋਣੀ, ਸਭ ਮਤਲਬ ਆਪਣੇ ਆਪਣੇ ਦਿਮਾਗ ਚ ਆਹ ਸੋਚਦੇ ਆ ਬਈ ਆਹ rule ਹੋਣੇ ਚਾਹੀਦੇ ਹੈ, ਏਦਾਂ ਹੋਣਾ ਚਾਹੀਦਾ, ਓਦਾਂ ਹੋਣਾ ਚਾਹੀਦਾ। ਏਦਾਂ ਦੀ ਕੋਈ ਗੱਲ ਨਹੀ ਹੈ, ਹੁਣ ਸਰਕਾਰ ਹੈ, ਠੀਕ ਨਹੀਂ ਹੁਣ, ਸਰਕਾਰ ਨੂੰ ਬਾਜ਼ਾਰ ਵਿੱਚ ਭਗਵੰਤ ਮਾਨ ਜੀ ਨੂੰ ਲਾ ਲਉ ਠੀਕ ਕਿ ਨਹੀਂ, ਉਹਨੇ ਐਡਾ ਪੰਜਾਬ ਚਲਾਉਣਾ ਇਕੱਲੇ ਨੇ, ਉਹਨੂੰ ਕਦੀ ਕਹਿ ਦਿੰਦੇ ਆ ਆਹ ਚੀਜ਼ ਕਰੋ, ਆਹ ਚੀਜ਼ ਕਰੋ, ਅਗਲਾ ਇੱਕ ਦਿਨ ਚ ਕਿੱਥੇ ਕਰ ਦੇਊ।

ਕਿ ਹਾਂ ਬਈ ਮੋਦੀ ਵਧੀਆ ਮੋਦੀ ਵਧੀਆ ਹੁਣ ਤਿੰਨ ਚਾਰ ਸਾਲ ਹੋ ਗਏ, ਹੁਣ ਜਦ ਦੀ ਉਹਨੇ ਨੋਟਬੰਦੀ ਕਰਾਈ ਹੈ, ਉਦੋਂ ਮੋਦੀ ਗਿਰਿਆ ਹੋਇਆ। ਮੋਦੀ ਦੀ ਗੁਜਰਾਤ side ਯੂਪੀ side ਐਨੀ ਮਤਲਬ power ਹੈ ਨਾ, ਪੰਜਾਬ ਪੰਜਾਬ ਚ ਬਸ ਉਹਦੀ power ਨਹੀਂ ਹੈ। ਉਹਨੂੰ ਪਤਾ ਪੰਜਾਬ ਵਿੱਚ ਸਭ ਕੁੱਛ ਉਹਨੇ ਮਹਿੰਗਾ ਕਰਿਆ ਹੋਇਆ। ਅਤੇ ਫਿਰ GST ਲਾ ਦਿੱਤੀ, ਹਰ ਚੀਜ਼ ਨਾਲ GST ਲਾ ਦਿੱਤੀ ਯਾਰ, ਦੁੱਧ, ਦਹੀਂ ਤੱਕ ਨੂੰ GST ਲਾ ਦਿੱਤੀ, ਦੁੱਧ-ਦਹੀਂ ਤੱਕ ਨੂੰ, ਬੰਦੇ ਯਾਰ ਦੁੱਧ-ਦਹੀਂ ਆਪਣਾ ਇੱਕ time ਦਾ ਗੁਜ਼ਾਰਾ ਕਰਦੇ ਆ, ਇਸੀ ਚੀਜ਼ ਨਾਲ ਕਰਦੇ ਆ। ਚਾਵਲ ਨੂੰ, ਆਟੇ ਨੂੰ, ਤੇਲ ਨੂੰ, ਸਿਲੰਡਰ ਨੂੰ, ਕਿਸ ਚੀਜ਼ ਨੂੰ ਨਹੀਂ GST ਲਾਈ ਹੈ। ਸਿਲੰਡਰ ਪਹਿਲਾਂ ਕਿਤੇ ਪੰਜ ਸੌ ਰੁਪਏ ਚ ਮਿਲ ਜਾਂਦਾ ਸੀਗਾ, ਵੱਡਾ ਸਿਲੰਡਰ, ਪੰਜ ਛੇ ਸੌ ਰੁਪਏ ਚ, ਹੁਣ ਕਿਤੇ ਬਾਰਾਂ ਤੇਰਾਂ ਸੌ ਰੁਪਏ ਚੱਲ ਰਿਹਾ। ਹਰ ਮਹੀਨੇ ਸਿਲੰਡਰ ਦਾ ਰੇਟ ਪੰਜਾਹ ਰੁਪਏ ਵੱਧ ਰਿਹਾ, ਹਰ ਮਹੀਨੇ, ਮੈਂ ਹਾਲੇ ਪਿੱਛੇ ਗਿਆ ਗੈਸ ਭਰਾ ਕੇ ਆਇਆਂ, ਮੈਥੋਂ ਸਾਢੇ ਨੌ ਸੌ ਰੁਪਏ ਲਏ ਸੀ। ਇਸ ਵਾਰੀ ਭਰਾਉਣ ਗਿਆ ਸਾਢੇ ਗਿਆਰਾਂ ਸੌ ਰੁਪਏ ਦਿੱਤਾ। ਮੈਂ ਕਿਹਾ ਬਈ ਐਨਾ ਰੇਟ ਵੱਧ ਗਿਆ। ਕਹਿੰਦਾ ਹੁਣ ਕਿਆ ਕਰੀਏ, ਦਿੱਤਾ ਦੁੱਤਾ ਨਹੀਂ, ਦੁਕਾਨਦਾਰ ਕਹਿੰਦਾ ਸਾਨੂੰ ਜਿਦਾਂ ਪਿੱਛੋਂ ਆਊਗਾ ਅਸੀਂ ਓਦਾਂ ਹੀ ਦੇਵਾਗੇ ਬਾਈ, ਅਸੀਂ ਆਪਣੇ ਪੱਲੇ ਤੋਂ ਤਾਂ ਦੇਣ ਤੋਂ ਰਹੇ ਅਤੇ ਅਸੀਂ ਆਪਣਾ ਤਾਂ ਘਾਟਾ ਖਾ ਨਹੀਂ ਸਕਦੇ, ਲੈਣਾ ਲਉ ਨਹੀਂ ਲੈਣਾ ਨਾ ਲਉ, ਦੁਕਾਨਦਾਰ ਸਿੱਧਾ ਹੀ ਕਹਿੰਦੇ ਆ।

ਬਾਕੀ ਦੋਸਤਾਂ ਨੂੰ ਗੱਲਾਂ ਹੀ ਸਾਂਝੀਆਂ ਕਰ ਸਕਦਾ ਮੈਂ ਅਤੇ ਦੂਜੀ ਗੱਲ ਆਹ ਆ ਬਈ ਗੱਲ ਹੈਗੀ ਰੋਟੀ ਪਾਣੀ ਦੀ GST ਦੀ ਅਤੇ ਇਹ ਆਹ ਗੱਲ ਤਾਂ ਯਾਰ ਗਲਤ ਹੈ ਯਾਰ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਜਿੱਥੇ ਰੋਟੀ ਪਾਣੀ, ਗੁਰਦੁਆਰਿਆਂ ਦੇ ਸਭਂ ਜਗ੍ਹਾ free ਲੰਗਰ ਮਿਲਦਾ ਪਿਆ, ਸੇਵਾ ਸਾਰੇ ਕਰਦੇ ਪਏ ਹੈ, ਠੀਕ ਕਿ ਨਹੀਂ। ਸਭ ਕੁੱਛ ਹੁੰਦਾ ਪਿਆ, ਉਹ ਕਿਉਂ, ਬੰਦਾ ਫੇਰ GST ਲਾਊਗਾ, ਮੈਨੂੰ ਆਏਂ ਦੱਸੋ ਯਾਰ ਉੱਥੇ ਗਲਤ ਹੈ ਯਾਰ GST ਲਾਉਣੀ ਯਾਰ, ਹੁਣ ਬੰਦਾ ਅੰਮ੍ਰਿਤਸਰ ਦੇਖ ਲਉ, Golden Temple ਚ ਹਰਮੰਦਿਰ ਸਾਹਿਬ ਜੀ, ਠੀਕ ਕਿ ਨਹੀਂ, ਇਸ ਦੱਸ ਲੱਖ ਬੰਦੇ ਰੋਟੀ ਖਾਂਦੇ ਆ ਇੱਕ ਦਿਨ ਚ। ਛੋਟੇ ਹੁੰਦੇ ਸੀਗੇ ਉਦੋਂ ਚੌਲ, ਦਾਲ, ਸ਼ਬਜ਼ੀ, ਖੀਰ ਅਤੇ ਇਹ ਸਭ ਕੁੱਛ ਮਿਲਦਾ ਬੰਦੇ ਨੂੰ. ਫੇਰ ਉਹ ਜਿਹੜਾ ਮਲਤਬ ਬਈ ਉੱਥੇ ਐਨੀ checking ਹੁੰਦੀ ਹੈ, ਮਤਲਬ ਬੰਦੇ ਦੀ ਅਹ ਖਪਾਈ ਐਨੀ ਆ ਉੱਥੇ ਬਰਤਨ ਸਾਫ ਤੋਂ ਲੈ ਕੇ, ਹਰ ਚੀਜ਼ ਦਾ ਧਿਆਨ ਰੱਖਦੇ ਹੈ, ਦਾਲ ਦਾ, ਆਟਾ ਗੁੰਨ੍ਹਣੇ ਦਾ, ਮਸ਼ੀਨ ਸਭ ਸਾਰੀਆਂ ਮਸ਼ੀਨਾਂ ਉੱਥੇ ਹਰ ਵਾਰੀ check ਹੁੰਦੀ ਹੈ, ਰੋਜ਼ ਤਕੜੀ ਰੋਟੀ ਬਣਨੀ ਆ, ਕੁੱਛ ਵੀ, ਮਤਲਬ ਦਸ ਹਜ਼ਾਰ, ਪੰਦਰਾਂ ਹਜ਼ਾਰ ਬੰਦੇ ਦੀ ਇੱਕ time ਚ ਰੋਟੀ ਬਣਦੀ ਹੈ ਉੱਥੇ ਮੈਂ ਵੀਡੀਓ ਦੇਖੀ ਸੀਗੀ ਫੇਸਬੁੱਕ ਤੇ ਐਨ ਮਤਲਬ check ਕਰਦੇ ਆ ਬਈ, ਕਿਸੇ ਚੀਜ਼ ਚ ਕੋਈ ਕਮੀ ਨਾ ਰਹਿ ਜਾਦੇ, ਕਿਸੇ ਨੂੰ ਮਤਲਬ ਬਈ ਪਰੇਸ਼ਾਨੀ ਨਾ ਹੋਵੇ, ਰੋਟੀ ਖਾਣ ਚ, ਕਿਸੇ ਨੂੰ ਮਲਤਬ ਗਲਤ ਚੀਜ਼ ਨਾ ਮਿਲੇ, ਬੰਦਾ ਆਏਂ ਸੋਚਦਾ ਹੈ ਬੱਸ, ਹੋਰ ਕੋਈ ਇਹੋ ਜਿਹੀ ਗੱਲ ਨਹੀਂ ਹੈ। ਮੈਂ ਆਹ ਚੀਜ਼ ਦੇਖੀ ਹੈ, ਪੰਜਾਬੀ ਬੰਦਾ ਰੋਟੀ ਪਾਣੀ ਨੂੰ ਲੈ ਕੇ ਨਾ, ਸਾਰ ਹੀ ਤਾਂ ਹੀ ਬੰਦੇ ਸਾਰੇ ਆਏਂ ਕਹਿੰਦੇ ਆ ਬਈ ਪੰਜਾਬ ਵਿੱਚ ਰੋਟੀ ਪਾਣੀ ਠੀਕ ਹੈ। ਤਾਂ ਹੀ ਸਾਰੇ ਖੁਸ਼ ਹੁੰਦੇ ਹੈ, ਬਈ ਹਾਂ ਪੰਜਾਬ ਚ ਆ ਕੇ ਸਭ ਨੂੰ tension ਨਹੀਂ ਹੁੰਦੀ ਰੋਟੀ ਪਾਣੀ ਦੀ।

ਅਤੇ ਇੱਕ ਬੰਦਾ ਗੱਡੀ ਲੈਣ ਗਿਆ showroom ਚ, ਗੱਡੀ ਸੀਗੀ ਦੋ ਹਜ਼ਾਰ ਤੇਰਾਂ ਮਾਡਲ ਵਰਨਾ, ਅਤੇ ਅੱਜ ਕੱਲ੍ਹ ਗੱਡੀਆਂ ਦੇ ਰੇਟ ਗਿਰੇ ਹੋਏ ਹੈ, ਜਮ੍ਹਾ ਹੀ ਰੇਟ ਗੇਰ ਤੇ, ਜਿਵੇਂ ਹੁਣ ਪੈਟਰੋਲ, ਡੀਜ਼ਲ, ਕਹਿੰਦੇ ਗੱਡੀਆਂ ਬੰਦ ਕਰ ਦੇਣੀਆਂ। ਦੂਜੀ ਗੱਡੀਆ ਚੱਲੂਗੀਆਂ ਹੁਣ ਆਪਣੀਆਂ ਬੈਟਰੀ ਵਾਲੀਆਂ, ਕਹਿੰਦੇ ਅਸੀਂ ਗੱਡੀ ਬੰਦ ਕਰ ਦੇਣੀ ਹੈ, ਮਤਲਬ ਦੂਸਰੀਆਂ ਪੈਟਰੋਲ ਵਾਲੀਆ, ਡੀਜ਼ਲ ਵਾਲੀਆਂ ਗੱਡੀਆਂ ਦੇ ਰੇਟ ਗਿਰੇ ਹੋਏ ਦੋ ਦੋ ਤਿੰਨ ਤਿੰਨ ਲੱਖ ਰੁਪਏ ਚ, ਇੱਕ ਗੱਡੀ ਸੀਗੀ ਤੇਰਾਂ ਮਾਡਲ ਉਹ ਕਹਿੰਦਾ ਸਾਨੂੰ ਬਈ ਐਨਾ ਰੇਟ ਚਾਹੀਦਾ ਗੱਡੀ ਦਾ, ਉਹ ਕਹਿੰਦੇ ਯਾਰ ਇਹਦੀ value ਵੀ ਨਹੀ ਰਹੀ ਗੱਡੀ ਦੀ ਮਤਲਬ ਚਾਰ ਸਾਲ ਆਹ ਚਾਰ ਸਾਲ ਗੱਡੀ ਦੀ value ਰਹਿ ਗਈ ਹੈਂ, ਦੋ ਸਾਲ ਪਹਿਲੇ ਹੀ ਟੱਪੇ ਹੋਏ ਨੇ, ਦੋ ਸਾਲ ਰਹਿ ਗਏ। ਠੀਕ ਹੈ ਜੀ। ਹੈਲੋ

ਅੱਛਾ ਅੱਛਾ ਹਮ ਹੋਰ ਸੁਣਾ ਦੇ ਕੋਈ ਗੱਲ ਬਾਤ? ਵਧੀਆ ਸਭ ਰਾਜੀ ਵਾਜੀ

ਦੁੱਧ ਦੀ ਮਲਾਈ ਲਾਈ ਹੁਣ ਉਹ ਨੀ ਹੋਣੀ ਉਹ ਦਿੰਦੇ ਆ ਲਿਪ ਗਾਰਡ ਦਿੰਦੇ ਆ ਉਹ ਲਿਆਉਣੀ ਹਨਾਂ ਬੜੀ ਛੇਤੀ ਕਈ ਹੋ ਜਾਂਦੇ ਤੇ ਉਹ ਜਿਹੜੀ ਵੈਸਲੀਨ ਤੇ ਹੋਣੀ ਥੋਡੇ ਘਰ ਪਈ ਉਹ ਲਾਇਆ ਕਰ ਅੱਛਾ-ਅੱਛਾ ਹਮ ਉਹਨਾ ਬੜੀ ਛੇਤੀ ਫਰਕ ਪੈਂਦਾ ਐ ਬਸ ਵਧੀਆ ਤੂੰ ਸੁਣਾ ਕੋਈ ਪਿੰਡ ਦੀ

ਠੀਕ ਆ ਆਜੀ ਇਥੇ ਫਿਰ ਕਿਸੇ ਦਿਨ ਜਾਵਾਂਗੇ ਅੰਬਰਸਰ ਪਰਸ ਲੈਣ

ਆਹੋ ਨਾਲੇ ਕੱਪੜੇ ਕੁਪੜੇ ਲੈ ਕੇ ਆਵਾਂਗੇ ਹੁਣ ਤਾਂ ਅੜੀਏ ਉਹ ਨੈਟ-ਨੂਟ ਤੇ ਕੰਮ ਬੜੇ ਚਲੇ ਬੱਚੇ ਅੱਜ ਕਲ ਕਈਆਂ ਦੇ ਕਰਦੇ ਰਹਿੰਦੇ ਤੇ ਮੈਂ ਆਪਣੇ ਵੀ ਨਾਖੱਟਿਆ ਨੂੰ ਕਹਿੰਦੀ ਕਰ ਲਿਆ ਕਰੋ ਅੱਛਾ-ਅੱਛਾ

ਸਕੂਲੋਂ ਆਉਂਦੇ ਆ ਤੇ ਵੇਹਲੇ ਈ ਤੈਨੂੰ ਪਤਾ ਆਹੋ ਰੋਟੀ-ਰੂਟੀ ਪਾਕੇ ਤੇ ਫਿਰ ਵੇਹਲੇ ਹੋਰ ਤੂੰ ਸੁਣਾ ਕਿਦਾਂ ਚਲਣ ਦਿਆਂ ਘਰ ਪਰਵਾਰ

ਅਮਲੀ ਪੱਲੇ ਪਾਤਾ ਮੇਰੇ ਲੜਦਾ ਰਹਿੰਦਾ ਆ ਉਹੂੰ ਕਿਉਂ? ਲੜਦਾ ਇੱਕ ਗੱਲ? ਸ਼ਰਾਬ ਪੀਕੇ ਆ ਜਾਂਦਾ ਰਾਤ ਨੂੰ ਤੇ ਕਹਿ ਦਿੰਦਾ ਹੈ ਨਿਕਲ ਜਾ ਮੇਰੇ ਘਰੋਂ ਤੇ ਜੇ ਸਵੇਰ ਨੂੰ ਕਹਿੰਦਾ ਕਹਿ ਮੈਂ ਈ ਹੈ ਏਦਾਂ ਵੇਚ ਵਾਚ ਕਹਿ ਮੇਰੇ ਘਰਦਿਆਂ ਨੇ ਘੱਲਿਆ ਤੂੰ ਨਿਕਲ ਕੇ ਅਮਲੀ ਤੂੰ

ਸ਼ਰਾਬ ਪੀਕੇ ਫਿਰ ਕਹਿੰਦਾ ਵਾ ਕੇ ਸ਼ੋਫੀ ਹੋਰ ਤੇ ਸ਼ਰਾਬ ਪੀਕੇ ਹੋਰ